ਰੱਬ ਇਰਖਾ ਵਿੱਚ ਤਾਂ ਸਮਾਂ ਹੀ ਨਹੀਂ ਸਕਦਾ। ਰੱਬ ਪਾਂਖੰਡੀ ਦਾ ਬੂਹਾ ਖੜਕਾ ਹੀ ਨਹੀਂ ਸਕਦਾ। ਰੱਬ ਸਪੀਕਰਾਂ ਦਾ ਰੌਲਾ ਹੰਢਾ ਹੀ ਨਹੀਂ ਸਕਦਾ। ਰੱਬ ਆਪਣੇ ਨਾਂ ਉੱਤੇ ਪੈਸੇ ਕਮਾਂ ਹੀ ਨਹੀਂ ਸਕਦਾ। ਰੱਬ ਪੈਸੇ ਜਾਂ ਧੋਕੇ ਭੇਟਾ ਲੈ ਕੇ ਕੰਮ ਕਰਾ ਹੀ ਨਹੀਂ ਸਕਦਾ। ਰੱਬ ਸਭ ਦੇਖਦਾ ਹੈ ਅਸੀਂ ਤਾਂ ਕਹਿੰਦੇ ਹਾਂ ਕਿਉਂਕਿ ਰੱਬ ਹਰ ਮਨੁੱਖ ਵਿੱਚ ਹੈ। ਹਰ ਮਨੁੱਖ ਨੂੰ ਰੱਬ ਵਾਂਗ ਦੇਖੀਏ। ਮਨੁੱਖ ਨੂੰ ਰੱਬ ਮੰਨ ਕੇ ਸਮਝੀਏ। ਰੱਬ ਦੇਖ ਕੇ ਅਣਦੇਖਿਆਂ ਕਰੇਗਾ ਤਾਂ ਰੱਬ ਦੀ ਹੋਂਦ ਨੂੰ ਖਤਰਨਾ ਹੈ। ਰੱਬ ਸਿਰਫ ਬੋਲਦਾ ਹੀ ਨਹੀਂ ਹੈ। ਉਹ ਸੁਣਦਾ ਵੀ ਬਹੁਤ ਸੋਹਣਾ ਹੈ। ਰੱਬ ਫੈਸਲਾ ਕਰਦਾ ਹੈ ਪੱਖ ਪਾਤ ਨਹੀਂ। ਰੱਬ ਹੱਥ ਉੱਤੇ ਹੱਥ ਧਰ ਰੱਖ ਕੇ ਵਿਹਲਾ ਬੈਠੇਗਾ ਤਾਂ ਦੁਨੀਆ ਦਾ ਕੀ ਬਣੇਗਾ। ਇਹ ਸਭ ਨੂੰ ਦੇਖਣਾ ਅਸੀਂ ਹੈ। ਇਹ ਸਭ ਕਰਨਾ ਅਸੀਂ ਹੈ ਕਿਉਂਕਿ ਰੱਬ ਸਾਡੇ ਵਿੱਚ ਹੈ । ਅਸੀਂ ਬਹਾਨਾ ਨਹੀਂ ਲੈ ਸਕਦੇ, ਬਹਾਨਾ ਲੈ ਕੇ ਪਾਸੇ ਤਾਂ ਹੋ ਸਕਦੇ ਹਾਂ ਪਰ ਸੁਰਖਰੂ ਨਹੀਂ ਹੋ ਸਕਦੇ। ਕਿਸੇ ਵੀ ਕਿਸਮ ਦਾ ਨਿਕੱਮਾਪਨ ਹਰ ਮਨੁੱਖ ਨੂੰ ਫਸਾਉਂਦਾ ਤਾਂ ਹੈ ਲਾਹਨਤ ਤਾਂ ਪਾਉਂਦਾ ਹੈ ਜੁਿਹੜਾ ਆਪਣੇ ਨਿਕੱਮੇਪਨ ਨੂੰ ਸੁਧਾਰ ਲੈਂਦਾ ਹੈ। ਉਹ ਖੁਸ਼ੀ ਤੇ ਸਕੂਨ ਪਾ ਲੈਂਦਾ ਹੈ ਉਹ ਆਪਣੇ ਰੱਬ ਦੇ ਨੇੜੇ ਹੋ ਜਾਂਦਾ ਹੈ।

ਸਾਨੂੰ ਸਾਡੇ ਵੇਦ, ਕੁਰਾਨ, ਰਮਾਇਣ, ਗੀਤਾ, ਬਾਇਬਲ, ਕੁਰਾਨ ਅਤੇ ਸ਼੍ਰੀ ਗੁਰੂ ਗ੍ਰਥ ਸਾਹਿਬ ਅਸੀਂ ਸਮਝਦੇ ਹੀ ਨਹੀਂ ਬੱਸ। ਜਿਸ ਦਿਨ ਸਮਝ ਗਏ ਉਸ ਦਿਨ ਅਸੀਂ ਧਰਤੀ ਦੇ ਸਾਊ ਪੁੱਤ ਬਣ ਜਾਂਵਾਗੇ। ਪੰਜਾਬੀ ਦਾ ਇੱਕ ਬਹੁਤ ਹੀ ਜਹੀਨ, ਸੂਖਮ, ਬੁੱਧੀਮਾਨ ਲੇਖਕ ਅਤੇ ਕਵੀ ਜਸਵੰਤ ਸਿੰਘ ਜਫਰ ਲਿਖਦਾ ਹੈ ਅਸੀਂ ਤਾਂ ਜੀਵੰਤ ਸੰਸਾਰ ਦੇ ਜਾਂ ਛੋਟੇ ਵੱਡੇ ਪਾਸਾਰ ਦੇ ਕੇਦਰ ਹੋਣ ਦਾ ਭਰਮ ਕਰਦੇ ਹਾਂ । ਕੇਂਦਰ ਬਣਨ ਲਈ ਕਰਮ ਕਰਦੇ ਹਾਂ । ਕੇਂਦਰ ਹੀ ਰਹਿਣਾ ਲੋਚਦੇ ਹਾਂ। ਇਸ ਤਰਾਂ ਦਾ ਸੋਚਦੇ ਹਾਂ ਕਿ ਬੱਸ ਹੰਕਾਰ ਲੋਭ ਤੇ ਕ੍ਰੋਧ ਦੀ ਕਾਕਟੇਲ ਪੀਂਦੇ ਹਾਂ। ਮਰਨੋਂ ਬਹੁਤ ਡਰਦੇ ਹਾਂ ਪਰ ਕਹਿ ਨਹੀਂ ਸਕਦੇ ਕਿ ਜੀਂਦੇ ਹਾਂ। ਹਜੇ ਅਸੀ ਧਰਤੀ ਮਾਂ ਦੇ ਜੀਓਣ ਜੋਗੇ ਧੀਆਂਂ ਪੁੱਤ ਬਣਨਾ ਹੈ। ਜਸਵੰਤ ਸਿੰਘ ਜਫਰ ਦੀ ਕਿਤਾਬ ਇਹ ਬੰਦਾ ਕਿ ਹੁੰਦਾ ਹੈ ਵਿੱਚੋਂ ਪਰ ਅਸੀਂ ਜੀਓਣ ਜੋਗੇ ਧੀਆਂ ਪੁੱਤ ਬਣਨ ਦੀ ਜਗਹ ਬਹੁਤੀ ਵਾਰ ਨੌ ਜਹੇ ਵਤੀਰੇ ਨਾਲ ਆਪਣੀ ਕਿਸਮ ਨੂੰ ਦੋਸ਼ ਦੇ ਕੇ ਕੋਸ਼ਿਸ਼ ਦੇ ਬੱਲਬ ਬੰਦ ਕਰਕੇ ਨਿਰਾਸ਼ਾ ਦੇ ਹਨੇਰੇ ਵਿੱਚ ਚੌਂਕੜੀ ਮਾਰ ਕੇ ਬਹਿ ਜਾਂਦੇ ਹਾਂ, ਚੌਂਕੜੀ ਮਾਰ ਕੇ ਬੈਠਣ ਨਾਲ ਸਫਰ ਤਹਿ ਨਹੀਂ ਹੁੰਦੇ ਕਿਸਮਤ ਨੂੰ ਆਕਸੀਜ਼ਨ ਮੰਨ ਕੇ ਟੈਂਸ਼ਨ ਦੀ ਥਾਂ ਲੈਣ ਵਾਲੇ ਖੁਸ਼ੀਆਂ ਅਤੇ ਪ੍ਰਾਪਤੀਆਂ ਦੀ ਉਮਰ ਨਹੀਂ ਹੰਢਾਉਂਦੇ । ਮੇਰੀ ਤਾਂ ਕਿਸਮਤ ਹੀ ਖਰਾਬ ਹੈ । ਉਹ ਚੰਗੇ ਭਾਗਾਂ ਵਾਲਾ ਹੈ, ਸਾਡੇ ਤਾਂ ਲੇਖ ਹੀ ਮਾੜੇ ਨੇ ਇਹ ਸਾਦਾ ਦੀ ਗੱਲ ਜਿੰਦਗੀ ਵਿੱਚ ਹਰ ਕੋਈ ਕਰਦਾ ਹੈ, ਕੋਈ ਵੱਧ ਕੋਈ ਘੱਟ। ਇਹ ਸਾਰੀ ਉਮਰ ਇਹ ਡਾਈਲੋਗ ਬੋਲਦੇ ਹੀ ਬਿੰਨਾਂ ਕੁਝ ਹਾਸਲ ਕੀਤੇ ਜਹਾਨ ਤੋਂ ਕੂਚ ਕਰ ਜਾਂਦੇ ਨੇ। ਪਰ ਜਿਹੜੇ ਇਹ ਗੱਲਾਂ ਤੋਂ ਖਹਿੜਾ ਛੁੜਾ ਕਿ ਇਕ ਨੂੰ ਸਾਫ ਕਰਕੇ ਮਤਲਬ ਕਿਸਮਤ ਤੇ ਡਾਈਲੋਗ ਨੂੰ ਡਿਲੀਟ ਮਾਰ ਕੇ ਪੰਜ ਕ ਕੇ ਫੜ ਲੈਂਦੇ ਹਨ ਮਤਲਬ ਕਰਤਬ, ਕਾਬਲੀਅਤ ਨੂੰ ਅਪਣਾ ਲੈਂਦੇ ਹਨ

ਕੌਰਵਾਂ ਨੇ ਆਪਣੀ ਹਉਮੇਂ ਨਾਲ ਮਾਹੌਲ ਹੀ ਐਸਾ ਬਣਾ ਦਿੱਤਾ ਕਿ ਯੁੱਧ ਮਹਾਭਾਰਤ ਹੋਇਆ। ਗੁਰੂ ਨਾਨਕ ਦੇਵ ਜੀ ਨੂੰ ਚਾਰ ਉਦਾਸੀਆਂ ਦੇ ਰਾਹ ਕਿਸਮਤ ਨੇ ਨਹੀਂ ਪਾਇਆ। ਸਗੋਂ ਇਹ ਰਾਹ ਨੂ੍ੰ ਗੁਰੂ ਨਾਨਕ ਦੇਵ ਜੀ ਨੇ ਖੁਦ ਚੁਣਿਆ ਸੀ ਤੇ ਚਮਕਾਇਆ ਸੀ। ਗੁਰੂ ਨਾਨਕ ਗੁਰੂ ਤੇਗ ਬਹਾਦਰ ਜੀ ਦੀ ਕਿਸਮਤ ਵਿੱਚ ਸਾਈਂ ਤੀ ਨਹੀਂ ਸੀ ਮਿਤਰਾਂ ਗੁਰੂ ਗਿਆਨ ਥਾ ਆਪ ਚੂੜੀ ਸੇ ਕਿਉ ਕੀ ਆਪ ਸਾਖੀ ਕੀ ਗੁਰੂ ਕਾ ਕੰਮ ਹੀ ਬੰਦ ਅਹੰੁਦਾ ਹੈ ਗੁਰੂ ਰਾਹ ਚੂੰਦਾ ਹੈ ਗੁਰੂ ਦਰਸਾਏ ਮਾਰਗ ਦੰਦੀ ਕਿਸਮਤ ਦਿਵਸ ਕਰਿਆ ਨਹੀਂ ਸਾੰਨੇ ਸਿਆਸਤ ਦੀ ਕੇ ਲੀਏ ਕਰੂਤਾ ਸੈਨ ਅਖਾ ਵਿਚਾਰ ਭਰੋਂ ਦਾ ਕਤਲ ਭਰੋ ਦੀ ਕਿਸਮਤ ਨਹੀਂ ਜਾਦੋਂ ਇੰਸਾਨ ਦੀ ਰਾਤ ਸੀ ਚਤਕਰਾ ਹੈ ਕਿਸਮਤ ਦਿਵਸ ਸੀ ਆਰ ਆਰ ਰੱਖੜੀ ਹੋਵੇ ਤਤਾਸਨ ਹਵਨ ਜੱਗ ਵਾਰਟ ਬੀਟਰ ਤੇਟਰ ਤੋ ਉਟੀ ਊਹ ਕੁਜ਼ ਸ਼ਮਾਨਕ ਗਹਿਰ ਪ੍ਰਦਰੁਤਿ ਤੈ ਦੇਹ ਨ ਬਾਪਕਾਰ ਦਾ ਜਿਹਨੇ ਬੇਪਰ ਲਾਤੀ ਬੇਪਰ ਘਰ ਮੇਰੀ ਕਿਸਮਤ ਵਿੱਚ ਇੰਨਾ ਨਹੀਂ ਜਿੰਨਾ ਆਮਦਨ ਕਾਰਡ ਲਿਖਿਆ ਹੈ ਮਾਪੇ ਹਿੰਸਕ ਹਨ ਸ਼ਰਮਨਾਕ ਲਿਨਸਕ ਬਨੀ ਤੈ ਭਗਵਾਨ ਪਿਤਾ ਹੇ ॥ ਕਿ ਪਿਤਾ ਆਪਣੀ ਤੀ ਦੀ ਕਿਸਮਤ ਵਿਚ ਬਲਾਤਕਾਰ ਲਿਖ ਸਕਦਾ ਹੈ ਇਹ ਕਥਨ ਅਤੇ ਤਰਕ ਦੁਨੀਆਂ ਪਾਰ ਦੇ ਹਰ ਮਾੜੇ ਨਾਲ ਵੀ ਸੰਬੰਧਿਤ ਹੈ ਜਿੰਦਗੀ ਦੇ ਵਿਚ ਰੰਗ ਕਿਸਮਤ ਨਹੀਂ ਸਾਡੀ ਸੋਚ ਪ੍ਰਦੀ ਹੈ ਸਾਡਾ ਇਰਾਦਾ ਹੀ ਸਾਡੇ ਮੰਜਿਲ ਨਿੱਛਚਿਤ ਕਰਦਾ ਹੈ ਦੇ ਗਰੇ ਚੱਕਰ ਯਾ ਹੇਠ ਮੱਥੇ ਦੀਆ ਲਕੀਰਾਂ ਕਿਸਮਤ ਦੀਆਂ ਸਿਰਜਣ ਹਰ ਨਹੀਂ ਹਨ ਜੀਈ ਪਤਲੀ ਜ਼ਿਆ ਲਕੀਰ ਜੀ ਜ਼ਿੰਦਗੀ ਦੀ ਰੂਪ ਦੀ ਖੱਟੀ ਤਸਵੀਰਾ ਗਾਰਡੀਆ ਹਾਂਡੀਆ ਤਨ ਸਟਾਰਡਮ ਰਾਖੀ ਬਾਲ ਦੇਰ ਨਾਲ ਆਉਣਾ ਅਤੇ ਨੀ ਹੰਨਾਹ ਖੁਦ ਸੀ ਜੇ ਕੋਈ ਪਵਿਖ ਦੱਸਣ ਵਾਲਾ ਜਾਂ ਗਰੇ ਉਪਾ ਕਰਨ ਵਾਲਾ ਅੱਜ ਤਕ ਆਪਣੀ ਮੌਤ ਦੀ ਪਵਿਖ ਬਾਣੀ ਕਰ ਸਕਿਆ ਹੈ ਜਾ ਆਪਣੇ ਮੌਤ ਨੂੰ ਪਾ ਸਕਿਆ ਹੈ

ਕਿਸਮਤ ਤੇ ਯਕੀਨ ਕਰ ਕੇ ਸਪਨਿਆ ਦੀ ਬੀਚ ਦਾਪੋ ਕੇ ਨਾ ਰਾਖੋ ਪੰਜਾਬੀ ਦਿਵਸ ਇੰਕਾਬਲੀ ਪਾਕ ਦਾ ਕਹੜਾ ਹਾ ਸਭ ਕੁਝ ਖਤਰਨਾਕ ਹੌਂਡਾ ਹੈ ਜੋ ਸਿਰਫ ਸੁਪਰ ਦਾ ਮਾਰ ਹਨ ਸਪ੍ਰਿਯਾ ਨ ਜਿਓਂਦਾ ਰਾਖਨ ਵਾਲਿਆ ਸਪਨੀ ਡੰਜਵ ਵਾਲਿਆ ਹਮਰੀ ਟਾਈਮ ਐਨਵੀ ਟੂ ਪਲੈਨ ਲਾ ਡੰਡੇ ਵਨ ਦੋਸਤੋ, ਸਮਾਂ ਕੁਦਰਤ ਦੀ ਕਿਸਮਤ ਦਾ ਗੁਲਾਮ ਨਹੀਂ ਹੈ ਦੇ ਵਰਗ ਦੇ ਕੰਮਾਂ ਦੌਰਾਨ ਕੰਮ ਕਰਦਾ ਹੈ ਇਹ ਕਿੱਥੇ ਆ ਸਕਦਾ ਹੈ ਦਰਸਾਲ ਆਸੀ ਜਾਦੂਨ ਕਿਸਮਤ ਤਾਇਆ ਸਾਰਾ ਤਾਇਆ ਜਮ ਕਰਦੀ ਤ ਆਸੀ ਖਿਡ ਹਰ ਮਨ ਗਿਆ ਹੱਥ ਖੜੀ ਕਰਦੀ ਹਾਂ ਬੇ ਹੁਰਮਤਿ ਅਤਾ ਠਾਕਰ ਆਪਣੀ ਕਿਸਮਤ ਦਾ ਫੈਸਲਾ ਕਰੋ, ਇਸ ਤੇ ਵਿਸ਼ਵਾਸ ਕਰੋ, ਕੰਮ ਕਰੋ ਇਹ ਇਸ ਤੇ ਵਿਸ਼ਵਾਸ ਨਹੀਂ ਕਰੇਗਾ ਸਥਿਤੀ ਸਥਿਰ ਚਮਤਕਾਰ ਹੋਰਾਂ ਦਾ ਹੀ ਯਕੀਨ ਤਾ ਕੀਮਤ ਦੀ ਚਗੀ ਹੋਵਨ ਦੀ ਗਾਲਾ ਕਰਵਦਾ ਹੈ ਮੇਨੂ ਬਹੁਤ ਭਰੋਸੇਮੰਦ ਤੁਸੀਂ ਆਪਣੇ ਆਪ ਨੂੰ ਨਹੀਂ ਸਮਝਿਆ ਜਿਨ੍ਹਾਂ ਨੇ ਤੁਹਾਨੂੰ ਸਮਝਾਇਆ ਮੈਂ ਕਾਦੀ ਨਾ ਖਾਵਾਂ, ਨਾ ਖਾਵਾਂ ਤੁਸੀਂ ਮੇਨੂੰ ਦੀ ਗੱਲ ਨਹੀਂ ਸਮਝੀ ਅਸਲ ਵਿੱਚ ਮੈਂ ਜੀਨਾਹ ਨੂੰ ਨਹੀਂ ਸਮਝਿਆ, ਮੈਂ ਨਹੀਂ ਸਮਝਿਆ ਮੈਂ ਜਿਨਾ ਨਾਲੋਂ ਕੁੜ੍ਹ ਨੂੰ ਤੋੜ ਕੇ ਰੱਖਦਾ ਹਾਂ ਉਹ ਮੇਨੂ ਨਹੀਂ ਸਮਜਨ ਗੇ ਮੈਂ ਜਿਨ੍ਹਾਂ ਦੀ ਹਰ ਗੱਲ ਦੀ ਹਾਮੀ ਨਹੀਂ ਕਰਦਾ ਉਹ ਮੈਨੂੰ ਸਮਝ ਕੇ ਭੀ ਨਹੀਂ ਸਮਝਣ ਗੇ ਕਟਰ ਅਤੇ ਅੰਧ ਵਿਸ਼ਵਾਸੀ ਮੈਨੂੰ ਨਹੀਂ ਸਮਝਣਗੇ ਜੇਡੇ ਮੇਰੀ ਸਮਝ ਕਿਸੀ ਦਾ ਨੁਕਸਾਨ ਨਹੀਂ ਕਰਦੀ ਤਾ ਮੈਨੂੰ ਕੋਈ ਅਫਸੋਸ ਨਹੀਂ ਕੇ ਮੇਨੂ ਕੋਈ ਕ੍ਯੂਂ ਨਹੀਂ ਸਮਝਦਾ ਹਾਂ ਮੇਨੂ ਕੋਈ ਵੀ ਨਹੀਂ ਸਮਝਿਆ ਜਾ ਸਕਦਾ ਹੈ ਕਿ ਮੇਨੂ ਦੀ ਵਿਆਖਿਆ ਨਾ ਕਰੋ ਕੋਈ ਵੀ? ਤੈ ਤੁਹਾਨੁ ਕਾਦੀ ਕਿਆ ਸਵਾਲ ਦਾ ਸਮਰਾ ਕਰਨਾ ਪਇਆ ਹੈ

ਤਰਕ ਇਰਾਦੇ ਅਤੇ ਪੂੰਛ ਨੇ ਤੇ ਕਰਨਾ ਹੈ ਕੇ ਤੋਹਾਨੂ ਸੰਜੇਯਾ ਜਾਵੇ ਆ ਨਾ ਸਮਜ ਆਉਣਾ ਅਤੇ ਸਹਿਮਤ ਹੋਣਾ ਅਲੱਗ ਗੱਲਾਂ ਨੇ ਜਿਸਨੇ ਇਹ ਮਿਥੀ ਲਿਆ ਹੈ ਇਹ ਨਾ ਸਮਝੋ ਕਿ ਤੁਹਾਡੀ ਗੱਲ ਤਨ ਓਹੁ ਕੋਈ ਪ੍ਰੇਰਨਾ ਨਹੀਂ ਨਾਟਕ ਕੰਮ ਚਲਾ ਗਿਆ ਪਰ ਸਮਝਣਾ ਚਾਹੀਦਾ ਹੈ ਉਸ ਨੇ ਕਈ ਐਨ. ਐਚ. ਐਚ ਜ਼ਰੂਰੀ ਨਹੀ ਖੁਦ ਤੁਹਾਦੀ ਨਾਨਕ ਹੱਥ ਪਰੀ ਹੋਇ ਹਾਨ ਕੇ ਜ਼ਿਆਦਾ ਪਾਂਡਾ ਹੋਨਾ ਹਾਂਡੀ ਕਉ ਜਿਸਨਿ ਤੁਹਾਨੁ ਬੇਮਰ ਨਾਲਿ ਪਰਵਤਨ ਨਾਲਿ ਸੰਜਹਾ ਹੇ ॥ ਆਸਲ ਵੀ ਹੀ ਤੁਹਾਦੀ ਨਾਲ ਮੈਂ ਹੀ ਹੋਆ ਗਾ ਬੀਨਾ ਦਾਸਿਆ ਪੁਛਿਆ ਬਿਨਾ ਬੋਲਿ ਹੋਇ ਬਿਘਿਰ ਫਿਰਿ ਲਿਖਿ ਕੋਇ ਬ ਨਾਹ ਸਮਝਦਾ ਦਾਰ ਅਸਲ ਸਦ੍ਯ ਭੂਤ ਹਿ ਸਮਸ੍ਯ ਵਨ ॥ ਤਿਸ ਗਲ ਨਾਲ ਹੀ ਜਿਓ ਦੀਆ ਤਯੋ ਰਹੰਦੀ ਹੈ ਤੁਸੀਂ ਫੈਸਲਾ ਕਰਨ ਵਾਲੇ ਪਹਿਲੇ ਵਿਅਕਤੀ ਹੋ ਕੋਈ ਨਹੀਂ ਸਮਝਦਾ ਕਿ ਇਹ ਵਾਇਰਸ ਹੈ ਜਾਂ ਸਾੜ੍ਹੀ। ਤੇਈ ਏਹ ਹੀ ਗਲ ਤੋਂ ਡਾ ਤਨ ਜਨ ਸੁਨੋ ਏਥੇ ਦਾਸ ਉਤੀ ਹੀ ਕਾਦੀ ਹੈ ਕੀਟਾਣੂ ਨਾ ਫੈਲਾਓ ਲੋਕ ਕਿੱਥੇ ਸੋਚਣ ਜਾ ਰਹੇ ਹਨ ਕਿ ਐਸਡਾ ਕੁਝ ਵੀ ਨਹੀਂ ਹੋ ਸਕਦਾ ਫਿਰ ਕੁਝ ਵੀ ਨਹੀਂ ਰਹੇਗਾ

ਤੀਨਾ ਵੀਚੋ ਅਸੀਂ ਕਦੇ ਪਹਿਲੇ ਹੁੰਦੇ ਹਾਂ ਅਤੇ ਕਦੇ ਦੂਜੇ ਮਤਲਵ ਇਹ ਦੇਸ਼ ਦਾ ਕੁਛ ਬਣਾਉਣਾ ਕਿਸਨੇ ਹੈ ਮੰਤਰੀਆਂ ਨੇ ਅਫਸਰਾ ਨੇ ਜਜਾਂ ਵਕੀਲਾ ਨੇ

ਜੈਜ਼ ਮਜ਼ਦੂਰ ਚਪੜਸਾਈ ਲੇਖਕ ਮਜ਼ਦੂਰ ਐਈ ਕਥੀ ਅੰਡੇ ਨਾ ਅੱਖ ਚੀਨਜੋ ਉਹ

ਤੇ ਸਾਡੇ ਦੇਸ਼ ਦਾ ਬੜਾ ਕੁਛ ਬਣ ਸਕਦਾ ਹੈ ਜੇ ਅਸੀਂ ਜਵਾਬ ਦੇ ਜਿਮਬਾਰ ਮਰਕਟ ਉਦਾਰਕ ਪਰਵੰਦਕ ਸੰਜੀਦਾ ਅਤੇ ਸਿਆਣੇ ਹੋ ਜਾਈਏ ਜਾ ਧਰਤੀ ਤੋਂ ਉਪਰ ਪ੍ਰਦੇਸ਼ ਵਿਚ ਜਿਨ੍ਹਾਂ ਮੁਲਕਾ ਦਾ ਕੁਛ ਬਣਿਆ ਹੈ ਜਾ ਜਿਨ੍ਹਾਂ ਮੁਲਕਾ ਨੇ ਤਰੱਕੀ ਕੀਤੀ ਹੈ ਉਹ ਜਿਨ੍ਹਾਂ ਨੇ ਆਪਣੇ ਜਿਮੇਵਾਰ ਹੁਨਰ ਮੰਦ ਪਸੰਦ ਅਤੇ ਕੁਛ ਸੋਨਾ ਨਮਾ ਕਰਦੇ ਰਹਿਣ ਦੀ ਇੱਛਾ ਵਾਲੇ ਨਾਗਰਿਕ ਕਰਕੇ ਹੀ ਕੀਤੀ ਹੈ ਸਾਡੇ ਦੇਸ਼ ਦੀਆਂ ਵੀ ਅਨੇਕਾਂ ਗੌਰਵ ਮਯੀ ਪ੍ਰਾਪਤੀਆਂ ਸੋਨੀ ਸੋਚ ਵਾਲੇ ਨਗਰਿਕਾ ਕਰ ਹੈ ਸੋਹਰੀ ਸੋਚ ਨਾਲ ਵਖਰੀ ਨਾ ਜੰਡੀ ਪਰ ਉਹ ਅਧਿਐਨ ਖਿੰਡੇ ਹੋਏ ਵਿਚਾਰਾਂ ਦੇ ਹਨ ਸੋਹਰਾ ਇੰਸਾਨ ਬਾਰ ਡੈਣ ਧਨ ਨਹੀਂ ਮੈਂ ਮਦਦ ਕਰਦਾ ਹਾਂ ਸੋਹਰੀ ਸੋਚ ਵਾਲੀ ਸੋਹਰੀ ਕਰਨ ਤੈ ਯਕੀ ਰੱਖੜੀ ਆਂ ਸਹਾਰੀ ਸੂਸੇ, ਅਖਾ ਮੋਹ ਤੀ ਹਾਨ ਜੇ ਹਾਨ ਜੇ ਦਾ ਗਵਰਨਰ ਕੁਰਦਿਸ਼ ਹੈ

ਹਨ ਉਹ ਸੋਚੇਗਾ ਜਰੂਰ ਗੰਦਗੀ ਬਹੁਤ ਹੈ ਕੌਣ ਹੈ ਰਿਸ਼ਵਤ ਖੋਰੀ ਬਹੁਤ ਹੈ ਜਿੰਦਾ ਕੌਣ ਹੈ ਸਬਕ ਤੇ ਤਾਂ ਮੌਤ ਹੀ ਪੂਰੀ ਕਰਦੀ ਹਾਂ ਤੁਸੀ ਵਾਘਮ ਕਾਰਡ ਦੇਖੌ ਲੇ ਕੀ ਕਾਰ ਰਹਿਆ ਓ ਇਸ ਲਈ ਭਾਸ਼ਾ ਬਚੀ ਹੈ ਤੁਸੀਂ ਨਿਮਰ ਕੀ ਕਰ ਰਹੇ ਹੋ ਅਖਰੀ ਦੀ ਸੱਤੀ ਦੇਹਿ ਸੋ ਵਿਆਹ ਨਾ two ਦੁਨੀਆ Four ਕਰਨ ਹੀ ਸੇਖਰ ਦੇਯੋ ਲੋਕਾ ਦੀ ਕਹਿਰੀ ਹੋਰ ਹੈ ਕਰਨਾ ਹੈ ਰੰਗ ਤੁਸੀਂ ਖੋਲ੍ਹੋ ਨੇਤਾ ਭ੍ਰਿਸ਼ਟ ਨੇ ਉਦਾਸ ਦਿਨ ਉਥੇ ਨੇਤਾ ਬੜੈ ਕਿਸ ਦ ਨੈ ਜਵਾਬ ਆਪਣੇ ਆਪ ਤੋਂ ਪੁੱਛੋ ਭੂਤ ਮਸਲਾ ਹੱਲ ਹੋ ਗਿਆ ਸੋਹਰਾ ਦੇਖਾਂ, ਇੱਜ਼ਤ ਦੀ ਖ਼ਾਤਰ, ਬੁਰੀ ਦੀ ਬਦਲੀ ਖ਼ਾਤਰ, ਆਪਣੇ ਭਲੇ ਲਈ, ਪਰਨਾਦਾ ਏ। ਖੂ ਨੋ ਬਾਦਲ ਕੀ ਹੈ ਤੁਸੀਂ ਬਹੁਤ ਸ਼ਰਮੀਲੇ ਮਹਿਸੂਸ ਕਰ ਰਹੇ ਹੋ ਗਿਆ ਅੱਸੀ ਆਪ ਜੀਓ ਸੋਹਰਾ ਜੀਵਨ ਚਉੜੀ ਹੈ ਤਾ ਸਮੁ ਅਹਿ ਮਤਿਰਾ ਆਪਨ ਪਾਵੇ ਗਾ॥ ਅੱਸੀ ਵਾਵ ਭੂਤ ਮਾਰੀ ਅੱਟਨ ਡੇ ਮਲਿਕ ਹਾਂ ਕੀਨੀਆ by ਇਸ਼ਾਰਾ ਤੁਹਾਦੀ ਮਿਸਬਾਹ ਡੈਣ ਬੁਰਾ ਹੈ ਦੇਣਾ ਲੰਬੇ ਸ਼ੁਰੂ ਕਰੋ ਖੁਦ ਵਾਲ ਦੇਹਨ ਡੇਰਾ ਸ਼ੂਰੁ ਕਰੋ ਗਿਆ ਤਾ ਪਰਵਤਾ ਸ਼ੂਰੁ ਹੋ ਜਵੇ ਜੀ ਕੁੜ੍ਹ ਨੂੰ ਪਿਆਰ ਕਰੋਗੇ ਤਾ ਕੁਦਰਤ ਅਤੇ ਮਨੁੱਖ ਨਾਲ ਆਪੇ ਪਿਆਰ ਪੈ ਜਾਵੇਗਾ ਕੁੜ੍ਹ ਦਾ ਸਤਿਕਾਰ ਕਰੋਗੇ ਤਾ ਦੇਸ਼ ਅਤੇ ਲੋਕ ਲਯੀ ਸਤਿਕਾਰ ਪੈਦਾ ਹੋ ਜਾਵੇਗਾ ਇਹ ਸਤਿਕਾਰ ਤੋਹਾਨੂ ਬੁਰਾਈ ਖਿਲਾਫ ਲਾਡਾਂ ਦੀ ਹਿੰਮਤ ਦੇਵੇਗਾ ਖੁਦ ਦੇ ਗਨ ਪਹਿਚਾਣ ਲਵੋ ਤਾਂ ਗਨ ਬੰਡਣ ਲਗ ਜਾਵੋਗੇ ਤੇ ਗਨ ਖੋਜਾਂ ਲਗ ਜਾਵੋਗੇ ਜਿਸ ਦਿਨ ਕੁੜ੍ਹ ਨੂੰ i love you ਕਹਿਣਾ ਆਗਯਾ ਉਸ ਦਿਨ ਮਾਂ ਪਿਯੋ ਨਾਲ ਸ਼ਿਕਵੇ ਮੀਤ ਜਾਂ ਗੇ ਉਸ ਦਿਨ ਤੀ ਪੁੱਟ ਵਿਚ ਵਿਸ਼ਵਾਸ ਜਾਗ ਜਾਵੇਗਾ ਕੁੜ੍ਹ ਦੇ ਮਿੱਤਰ ਬਣੋ ਤੇ ਦੇਖਣਾ ਮਿੱਤਰਤਾ ਦਾ ਕੇਰਾ ਵਿਹਸਾਲ ਹੋ ਜਾਵੇ ਗਏ ਜਦ ਕੁੜ੍ਹ ਉਤੇ ਹੈ ਤੱਦ ਖੇਢਣਾ ਕਿਧੋਂਣਾ ਖ਼ਤਮ ਹੋਜਾਂਦਾ ਹੈ ਕੁੜ੍ਹ ਦੀ ਨਿਦਿਆਂ ਆਲੋਚਨਾ ਕਰਨਾ ਸ਼ੁਰੂ ਕਰੋ ਸ਼ੀਸ਼ੇ ਅਗੇ ਕਿਸੇ ਮਿੱਤਰ ਨਾਲ ਜਾ ਕਾਗਜ ਉਤੇ ਲਿਖ ਕੇ ਦੇਖਣਾ ਚੁਗਲੀਆਂ ਕਰਨੇ ਦੀ ਆਦਤ ਨਹੀਂ ਰਹਿਣੀ ਕੁੜ੍ਹ ਨੂੰ ਵੀ ਲਾਨਤ ਪਾਉਣੀ ਸੇਖੋਂ ਕਿ ਮੈਂ ਗੱਲ ਕਿਊ ਕਡੀ ਮੈਂ ਗੱਡੀ rough ਕਿਊ ਚਲਾਈ ਮੈਂ parking ਕ੍ਯੂਂ ਨਹੀਂ ਕੀਤੀ ਮੈਂ ਫਰਜ ਕ੍ਯੂਂ ਨਹੀਂ ਨਿਵਾਏ ਮੈਂ ਕਦੀ ਕਤਾਬਾਂ ਤੇ ਪੈਸੇ ਕ੍ਯੂਂ ਨਹੀਂ ਖਰਚੇ ਮੇਨੂ ਲਾਇਬ੍ਰੇਰੀ ਜਾਰ ਦੀ ਆਦਤ ਕਿਉੰ ਕਿਉੰ ਕਿਉੰ ਕਿਉੰ ਕਿਉੰ ਮੈਂ ਕਸਰਤ ਕਿਉੰ ਨਜਾਇਜ਼ ਡਿਗਰੇ ਨਹੀ ਚਾਹੀ ਮਾਂ ਕਿਤਨਾ ਫਲੂ ਖਾੜ ਮਾਂ ਕਿੰਨੀ ਸੋਟੀ ਦੂਜਿਆਂ ਦੀ ਕਲਾ ਨੂੰ ਫੈਲਾਓ